ਜਾਵਾ ਵਿੱਚ ਟਾਈਪ ਕਨਵਰਸ਼ਨ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਡੇਟਾ ਨੂੰ ਇੱਕ ਡੇਟਾ ਟਾਈਪ ਤੋਂ ਦੂੱਜੇ ਵਿੱਚ ਕਿਵੇਂ ਬਦਲੀਏ
ਕੰਵਰਜਨ ਦੇ ਦੋ ਪ੍ਰਕਾਰ ਹੁੰਦੇ ਹਨ ਇੰਪਲੀਸਿਟ ਅਤੇ ਐਕਸਪਲਿਸਿਟ ਕੰਵਰਜਨ ਅਤੇ ਸਟਰਿੰਗਸ ਨੂੰ ਨੰਬਰਸ ਵਿੱਚ ਕਿਵੇਂ ਕਨਵਰਟ ਕਰਨਾ ਇਸ ਟਿਊਟੋਰਿਅਲ ਵਿੱਚ ਅਸੀ ਪ੍ਰਯੋਗ ਕਰਾਂਗੇ ਉਬੁੰਟੂ 11 10 ਜੇਡੀਕੇ 1 6 ਅਤੇ ਇਕਲਿਪਸ 3 7 ਇਸ ਟਿਊਟੋਰਿਅਲ ਦੇ ਲਈ ਤੁਹਾਨੂੰ ਜਾਵਾ ਵਿੱਚ ਡੇਟਾ ਟਾਇਪਸ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਅਜਿਹਾ ਨਹੀਂ ਹੈ ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਇਸ ਵੇਬਸਾਈਟ ਉੱਤੇ ਜਾਓ
ਟਾਈਪ ਕਨਵਰਸ਼ਨ ਦਾ ਮਤਲੱਬ ਇੱਕ ਡੇਟਾ ਟਾਈਪ ਤੋਂ ਦੂੱਜੇ ਵਿੱਚ ਬਦਲਨਾ ਹੈ
ਵੇਖਦੇ ਹਾਂ ਕਿ ਇਹ ਕਿਵੇਂ ਕੀਤਾ ਜਾਂਦਾ ਹੈ
ਇਕਲਿਪਸ ਉੱਤੇ ਜਾਓ
ਇੱਥੇ ਸਾਡੇ ਕੋਲ ਬਾਕੀ ਕੋਡ ਲਈ ਜ਼ਰੂਰੀ ਇਕਲਿਪਸ ਇਦੇ ਅਤੇ ਸਕੇਲੇਟਨ ਹੈ
ਮੈਂ ਟਾਈਪਕਨਵਰਸ਼ਨ ਨਾਮਕ ਇੱਕ ਕਲਾਸ ਬਣਾ ਲਿਆ ਹੈ ਅਤੇ ਇਸਵਿੱਚ ਮੇਨ ਮੇਥਡ ਨੂੰ ਸ਼ਾਮਿਲ ਕਰ ਲਿਆ ਹੈ
ਹੁਣ ਕੁੱਝ ਵੈਰਿਏਬਲ ਬਣਾਉਂਦੇ ਹਾਂ
ਇੰਟ a ਇਕਵਲ ਟੂ 5 ਫਲੋਟ b b ਇਕਵਲ ਟੂ a ਮੈਂ ਦੋ ਵੈਰਿਏਬਲ ਬਣਾ ਲਈਆਂ ਹਨ
a ਜੋ ਇੱਕ ਇੰਟੀਜਰ ਹੈ ਅਤੇ b ਜੋ ਕਿ ਇੱਕ ਫਲੋਟ ਹੈ
ਮੈਂ ਇੱਕ ਫਲੋਟ ਵੈਰਿਏਬਲ ਵਿੱਚ ਇੰਟੀਜਰ ਵੈਲਿਊ ਸਟੋਰ ਕਰ ਰਿਹਾ ਹਾਂ
ਵੇਖਦੇ ਹਾਂ ਕਿ ਹੁਣ ਫਲੋਟ ਵੈਰਿਏਬਲ ਵਿੱਚ ਕੀ ਸ਼ਾਮਿਲ ਹੈ
ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ 160 ਫਾਇਲ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਇੰਟੀਜਰ 5 ਫਲੋਟ 5 0 ਵਿੱਚ ਬਦਲ ਗਿਆ ਹੈ ਇਸ ਪ੍ਰਕਾਰ ਦੇ ਕਨਵਰਜਨ ਨੂੰ ਇੰਪਲੀਸਿਟ ਕਨਵਰਜਨ ਕਿਹਾ ਜਾਂਦਾ ਹੈ
ਜਿਵੇਂ ਕਿ ਨਾਮ ਵਲੋਂ ਸਪੱਸ਼ਟ ਹੈ ਆਪਣੇ ਆਪ ਹੀ ਡੇਟਾ ਟਾਈਪ ਦੇ ਅਨੁਸਾਰ ਬਦਲ ਜਾਂਦਾ ਹੈ
ਹੁਣ ਉਹੀ ਢੰਗ ਵਰਤ ਕੇ ਫਲੋਟ ਨੂੰ ਇੱਕ ਇੰਟ ਵਿੱਚ ਬਦਲਦੇ ਹਾਂ
5 ਹਟਾਓ ਫਲੋਟ b ਇਕਵਲ ਟੂ 2 5ਫ਼ ਅਤੇ b ਨੂੰ a ਵਿੱਚ ਸਟੋਰ ਕਰਦੇ ਹਾਂ ਅਤੇ a ਦੀ ਵੈਲਿਊ ਪ੍ਰਿੰਟ ਕਰਦੇ ਹਾਂ
ਫਾਇਲ ਨੂੰ ਸੇਵ ਕਰੋ
ਅਸੀ ਵੇਖਦੇ ਹਾਂ ਕਿ ਉੱਥੇ ਇੱਕ ਏਰਰ ਹੈ
ਉਹ ਏਰਰ ਮੈਸੇਜ ਦਿੰਦਾ ਹੈ ਟਾਈਪ mismatch ਕੈਨੋਟ ਕਨਵਰਟ ਫਰੋਮ ਫਲੋਟ ਟੋ ਇੰਟ ਇਸਦਾ ਮਤਲੱਬ ਹੈ ਕਿ ਇੰਪਲੀਸਿਟ ਕਨਵਰਸ਼ਨ ਕੇਵਲ ਇੱਕ ਇੰਟ ਵਲੋਂ ਇੱਕ ਫਲੋਟ ਵਿੱਚ ਸੰਭਵ ਹੈ ਦੂਜੀ ਤਰ੍ਹਾਂ ਨਹੀਂ
ਇੱਕ ਫਲੋਟ ਨੂੰ ਇੱਕ ਇੰਟ ਵਿੱਚ ਕਨਵਰਟ ਕਰਣ ਲਈ ਸਾਨੂੰ ਐਕਸਪਲਿਸਿਟ ਕਨਵਰਜਨ ਦਾ ਪ੍ਰਯੋਗ ਕਰਨਾ ਹੋਵੇਗਾ
ਹੁਣ ਵੇਖਦੇ ਹਨ ਕਿ ਅਜਿਹਾ ਕਿਵੇਂ ਕਰਦੇ ਹਨ
ਅਸੀ ਅਜਿਹਾ ਵੈਰਿਏਬਲ ਤੋਂ ਪਹਿਲਾਂ ਪਰੇਂਥੇਸਿਸ ਵਿੱਚ ਇੱਕ ਇੰਟ ਦਾ ਪ੍ਰਯੋਗ ਕਰਕੇ ਕਰਦੇ ਹਾਂ ਇਹ ਸਟੇਟਮੇਂਟ ਦੱਸਦਾ ਹੈ ਕਿ ਵੈਰਿਏਬਲ b ਵਿੱਚ ਡੇਟਾ ਨੂੰ ਇੰਟ ਡੇਟਾ ਟਾਈਪ ਵਿੱਚ ਕਨਵਰਟ ਕੀਤਾ ਗਿਆ ਹੈ ਅਤੇ a ਵਿੱਚ ਸਟੋਰ ਕੀਤਾ ਗਿਆ ਹੈ
ਫਾਇਲ ਨੂੰ ਸੇਵ ਅਤੇ ਰਨ ਕਰੋ ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਫਲੋਟ ਦੀ ਵੈਲਿਊ ਇੰਟ ਵਿੱਚ ਬਦਲ ਗਈ ਹੈ
ਪਰ ਡੇਟਾ ਟਾਈਪ ਦੇ ਅਨੁਕੂਲ ਹੋਣ ਦੇ ਲਈ ਡੇਟਾ ਨੂੰ ਉਸੇ ਤਰੀਕੇ ਬਦਲ ਦਿੱਤਾ ਗਿਆ ਹੈ
ਐਕਸਪਲਿਸਿਟ ਕਨਵਰਜਨ ਦਾ ਪ੍ਰਯੋਗ ਇੰਟ ਨੂੰ ਫਲੋਟ ਵਿੱਚ ਬਦਲਨ ਲਈ ਵੀ ਕੀਤਾ ਜਾ ਸਕਦਾ ਹੈ
ਪਿੱਛਲਾ ਉਦਾਹਰਣ ਲੈਂਦੇ ਹਨ ਇੰਟ a 5 ਫਲੋਟ b b a ਸਿਸਟਮ ਆਉਟ ਪ੍ਰਿੰਟਲਨ 160 ਅਸੀ ਇੰਟੀਜਰ ਦੇ ਇੱਕ ਫਲੋਟ ਵਿੱਚ ਕਨਵਰਜਨ ਲਈ ਐਕਸਪਲਿਸਿਟ ਕਨਵਰਜਨ ਦਾ ਪ੍ਰਯੋਗ ਕਰ ਰਹੇ ਹਾਂ ਫਾਇਲ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਇੰਟ ਵੈਲਿਊ ਨੂੰ ਇੱਕ ਫਲੋਟ ਵੈਲਿਊ ਵਿੱਚ ਬਦਲ ਦਿੱਤਾ ਗਿਆ ਹੈ ਵੇਖਦੇ ਹਾਂ ਕਿ ਕੀ ਹੁੰਦਾ ਹੈ ਜਦੋਂ ਅਸੀ ਇੱਕ ਕੈਰੈਕਟਰ ਨੂੰ ਇੱਕ ਇੰਟੀਜਰ ਵਿੱਚ ਬਦਲਦੇ ਹਾਂ
ਇੰਟ a ਚਾਰ c ਇਕੁਅਲ ਟੋ ਸਿੰਗਲ ਕੋਟਸ ਵਿੱਚ m160 a ਇਕਵਲ ਟੂ c ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ 160 ਅਸੀ ਕੈਰੈਕਟਰ m ਨੂੰ ਇੱਕ ਇੰਟੀਜਰ ਵਿੱਚ ਕਨਵਰਟ ਕਰ ਰਹੇ ਹਨ ਅਤੇ ਵੈਲਿਊ ਨੂੰ ਪ੍ਰਿੰਟ ਕਰ ਰਹੇ ਹਾਂ ਇਸਨੂੰ ਸੇਵ ਅਤੇ ਰਨ ਕਰਦੇ ਹਾਂ ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਕਿ ਆਉਟਪੁਟ 109 ਹੈ ਜੋ m ਦੀ ਏਸਕੀ ਵੈਲਿਊ ਹੈ ਇਸਦਾ ਮਤਲੱਬ ਹੈ ਜਦੋਂ ਇੱਕ ਚਾਰ ਨੂੰ ਇੰਟ ਵਿੱਚ ਬਦਲਿਆ ਜਾਂਦਾ ਹੈ ਇਸਦੀ ਏਸਕੀ ਵੈਲਿਊ ਨੂੰ ਸਟੋਰ ਕੀਤਾ ਜਾਂਦਾ ਹੈ
ਇੱਕ ਅੰਕ ਦੇ ਨਾਲ ਇਹ ਕਰਦੇ ਹਾਂ
ਚਾਰ c ਅੰਕ 5 ਇਸਨੂੰ ਸੇਵ ਅਤੇ ਰਨ ਕਰਦੇ ਹਾਂ ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਆਉਟਪੁਟ 53 ਹੈ ਜੋ ਕੈਰੈਕਟਰ 5 ਦੀ ਏਸਕੀ ਵੈਲਿਊ ਹੈ
ਇਹ ਗਿਣਤੀ 5 ਨਹੀਂ ਹੈ
ਗਿਣਤੀ ਪ੍ਰਾਪਤ ਕਰਨ ਦੇ ਲਈ ਸਾਨੂੰ ਇੱਕ ਸਟਰਿੰਗ ਦਾ ਪ੍ਰਯੋਗ ਕਰਨਾ ਹੋਵੇਗਾ ਅਤੇ ਇਸਨੂੰ ਇੰਟੀਜਰ ਵਿੱਚ ਕਨਵਰਟ ਕਰਨਾ ਹੋਵੇਗਾ
ਹੁਣ ਵੇਖਦੇ ਹਾਂ ਕਿ ਅਜਿਹਾ ਕਿਵੇਂ ਕਰਦੇ ਹਨ
ਮੇਨ ਫੰਕਸ਼ਨ ਨੂੰ ਹਟਾਓ ਟਾਈਪ ਕਰੋ ਸਟ੍ਰਿੰਗ ਸ਼ਾਈਟ ਹਾਇਟ ਦਾ ਸਟ੍ਰਿੰਗ ਰੂਪ ਇਕਵਲ ਟੂ ਡਬਲ ਕੋਟਸ ਵਿੱਚ 6 ਇੰਟ h ਇਕਵਲ ਟੂ ਐਕਸਪਲਿਸਿਟ ਕਨਵਰਜਨ ਇੰਟ ਓਐਫ ਸ਼ਾਈਟ ਅਤੇ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ h ਫਾਇਲ ਨੂੰ ਸੇਵ ਕਰੋ
ਮੈਂ ਵੈਲਿਊ 6 ਦੇ ਨਾਲ ਇੱਕ ਸਟਰਿੰਗ ਵੈਰਿਏਬਲ ਬਣਾ ਲਿਆ ਹੈ ਅਤੇ ਮੈਂ ਇਸਨੂੰ ਇੱਕ ਇੰਟੀਜਰ ਵਿੱਚ ਕਨਵਰਟ ਕਰਨ ਜਾ ਰਿਹਾ ਹਾਂ ਪਰ ਅਸੀ ਵੇਖਦੇ ਹਾਂ ਉੱਥੇ ਇੱਕ ਏਰਰ ਹੈ ਅਤੇ ਇਹ ਏਰਰ ਮੈਸੇਜ ਦਿਖੋਉਂਦਾ ਹੈ ਕੈਨੋਟ ਕਾਸਟ ਫਰੋਮ ਸਟ੍ਰਿੰਗ ਟੋ ਇੰਟ ਇਸਦਾ ਮਤਲੱਬ ਸਟਰਿੰਗ ਨੂੰ ਕਨਵਰਟ ਕਰਨ ਲਈ ਹੈ ਅਸੀ ਇੰਪਲੀਸਿਟ ਜਾਂ ਐਕਸਪਲਿਸਿਟ ਕਨਵਰਜਨ ਦਾ ਪ੍ਰਯੋਗ ਨਹੀਂ ਕਰ ਸੱਕਦੇ
ਇਹ ਹੋਰ ਮੇਥਡਸ ਦੁਆਰਾ ਕੀਤਾ ਜਾਣਾ ਚਾਹੀਦਾ ਹੈ
ਉਨ੍ਹਾਂ ਦਾ ਪ੍ਰਯੋਗ ਕਰਦੇ ਹਾਂ ਇੰਟ ਸ਼ਾਈਟ ਹਟਾਓ ਅਤੇ ਟਾਈਪ ਕਰੋ ਇੰਟੀਜਰ ਡੋਟ ਪਾਰਸੈਂਟ ਸ਼ਾਈਟ ਫਾਇਲ ਨੂੰ ਸੇਵ ਅਤੇ ਰਨ ਕਰੋ ਅਸੀ ਵੇਖਦੇ ਹਾਂ ਕਿ ਵੈਲਿਊ ਨੂੰ ਸਫਲਤਾਪੂਰਵਕ ਇੱਕ ਇੰਟੀਜਰ ਵਿੱਚ ਬਦਲ ਦਿੱਤਾ ਗਿਆ ਹੈ
ਅਜਿਹਾ ਕਰਨ ਲਈ ਅਸੀ ਇੰਟੀਜਰ ਮੋਡਿਊਲ ਦੇ ਪਾਰਸੈਂਟ ਮੇਥਡ ਦਾ ਪ੍ਰਯੋਗ ਕਰਦੇ ਹਾਂ
ਹੁਣ ਵੇਖਦੇ ਹਾਂ ਕਿ ਕੀ ਹੁੰਦਾ ਹੈ ਜੇਕਰ ਉੱਥੇ ਇੱਕ ਤੋਂ ਜਿਆਦਾ ਅੰਕ ਹੋਣ ਜਿਵੇਂ 6543 ਫਾਇਲ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਫੇਰ ਗਿਣਤੀ ਨੂੰ ਸ਼ਾਮਿਲ ਕਰਨ ਵਾਲੀ ਸਟਰਿੰਗ ਨੂੰ ਸਫਲਤਾਪੂਰਵਕ ਇੱਕ ਇੰਟੀਜਰ ਵਿੱਚ ਬਦਲ ਦਿੱਤਾ ਗਿਆ ਹੈ ਹੁਣ ਵੇਖਦੇ ਹਨ ਕਿ ਕੀ ਹੁੰਦਾ ਹੈ ਜੇਕਰ ਸਟਰਿੰਗ ਇੱਕ ਫਲੋਟਿੰਗ ਪਾਇੰਟ ਨੰਬਰ ਹੋਣ 6543 ਨੂੰ 65 43 ਵਿਚ ਬਦਲੋ
ਇਸ ਲਈ ਸਾਡੇ ਕੋਲ ਸਟਰਿੰਗ ਵਿੱਚ ਇੱਕ ਫਲੋਟਿੰਗ ਪਾਇੰਟ ਨੰਬਰ ਹੈ ਅਤੇ ਅਸੀ ਇਸਨੂੰ ਇੱਕ ਇੰਟੀਜਰ ਵਿੱਚ ਬਦਲ ਰਹੇ ਹਾਂ ਫਾਇਲ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਉੱਥੇ ਇੱਕ ਏਰਰ ਹੈ ਇਹ ਹੁੰਦਾ ਹੈ ਕਿਉਂਕਿ ਅਸੀ ਇੱਕ ਸਟਰਿੰਗ ਨੂੰ ਇੱਕ ਇੰਟੀਜਰ ਵਿੱਚ ਨਹੀਂ ਬਦਲ ਸੱਕਦੇ ਹਾਂ ਜਿਸ ਵਿੱਚ ਫਲੋਟਿੰਗ ਪਾਇੰਟ ਨੰਬਰ ਸ਼ਾਮਿਲ ਹੈ ਸਾਨੂੰ ਇਸਨੂੰ ਇੱਕ ਫਲੋਟ ਵਿੱਚ ਬਦਲਨਾ ਹੋਵੇਗਾ
ਵੇਖਦੇ ਹਨ ਕਿ ਅਜਿਹਾ ਕਿਵੇਂ ਹੁੰਦਾ ਹੈ160 ਪਹਿਲਾ ਡੇਟਾ ਟਾਈਪ ਫਲੋਟ ਹੋਣਾ ਚਾਹੀਦਾ ਹੈ ਦੂਜਾ ਅਸੀ ਫਲੋਟ ਪਾਰਸਫਲੋਟ ਦਾ ਪ੍ਰਯੋਗ ਕਰਾਂਗੇ ਅਸੀ ਇੱਕ ਫਲੋਟਿੰਗ ਪਾਇੰਟ ਨੰਬਰ ਵਾਲੀ ਸਟਰਿੰਗ ਨੂੰ ਇੱਕ ਅਸਲੀ ਫਲੋਟਿੰਗ ਪਾਇੰਟ ਨੰਬਰ ਵਿੱਚ ਕਨਵਰਟ ਕਰਨ ਲਈ ਫਲੋਟ ਕਲਾਸ ਦੀ ਪਾਰਸਫਲੋਟ ਮੇਥਡਸ ਦਾ ਪ੍ਰਯੋਗ ਕਰ ਰਹੇ ਹਾਂ
ਫਾਇਲ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਇੱਕ ਫਲੋਟਿੰਗ ਪਾਇੰਟ ਨੰਬਰ ਵਾਲੀ ਸਟਰਿੰਗ ਨੂੰ ਸਫਲਤਾਪੂਰਵਕ ਇੱਕ ਫਲੋਟਿੰਗ ਪਾਇੰਟ ਨੰਬਰ ਵਿੱਚ ਕਨਵਰਟ ਕਰ ਲਿਆ ਗਿਆ ਹੈ
ਅਤੇ ਇਸੇ ਤਰ੍ਹਾਂ ਅਸੀ ਇੰਪਲੀਸਿਟ ਅਤੇ ਐਕਸਪਲਿਸਿਟ ਕਨਵਰਜਨ ਕਰਦੇ ਹਾਂ ਅਤੇ ਕਿਵੇਂ ਅਸੀ ਸਟਰਿੰਗ ਨੂੰ ਨੰਬਰਸ ਵਿੱਚ ਕਨਵਰਟ ਕਰਦੇ ਹਾਂ
ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਡੇਟਾ ਦੇ ਇੱਕ ਪ੍ਰਕਾਰ ਨੂੰ ਦੂਜੇ ਵਿੱਚ ਕਿਵੇਂ ਕਨਵਰਟ ਕਰਦੇ ਹਾਂ
ਇੰਪਲੀਸਿਟ ਅਤੇ ਐਕਸਪਲਿਸਿਟ ਕਨਵਰਜਨ ਤੋਂ ਕੀ ਮੰਤਵ ਹੈ ਅਤੇ ਸਟਰਿੰਗ ਨੂੰ ਨੰਬਰਸ ਵਿੱਚ ਕਿਵੇਂ ਕਨਵਰਟ ਕਰਦੇ ਹਾਂ ਇਸ ਟਿਊਟੋਰਿਅਲ ਲਈ ਅਸਾਇਣਮੈਂਟ ਦੇ ਰੂਪ ਵਿੱਚ ਇੰਟੀਜਰ ਟੋਸਟਰਿੰਗ ਅਤੇ ਫਲੋਟ ਟੋਸਟਰਿੰਗ ਦੇ ਬਾਰੇ ਵਿੱਚ ਪੜੋ ਅਤੇ ਪਤਾ ਕਰੀਏ ਕਿ ਉਹ ਕੀ ਕਰਦਾ ਹੈ160 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਉੱਤੇ ਉੱਤੇ ਉਪਲੱਬਧ ਵੀਡੀਓ ਵੇਖੋ ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ
ਜਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕੰਟੈਕਟ ਏਟੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਉੱਤੇ ਉਪਲੱਬਧ ਹੈ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ